ਢਾਈ ਸਾਲ ਉਮਰ ਹੈਗੀ

ਢਾਈ ਸਾਲ ਠੀਕ ਹੈ ਜੀ doctor ਰਵੀ ਸੈਣੀ ਨਾਲ ਮੈਂ ਫ਼ੇਰ ਤੁਹਾਡੀ ਤੁਹਾਡੀ ਹੈਗੀ ਹੈ ਸਵਾ ਚਾਰ ਵਜੇ ਦੀ appointment ਤੇ doctor ਏਵੀ ਰਵੀ ਸੈਣੀ ਦਾ ਜੀ ਪੰਜ ਵਜੇ ਦਾ slot available ਹੈ ਤੁਹਾਨੂੰ ਸੂਟ ਕਰੇਗਾ time ਚਲੋ ਸਵਾ ਚਾਰ ਪੰਜ ਦਾ ਅਰਮਾ ਨਾਲ ਦਿਖਾ ਹੀ ਲਵਾਂਗੇ ਕੋਈ ਪਰੇਸ਼ਾਨੀ ਨੀ ਹੋਇਗੀ

ਚਾਰ ਵਜੇ ਆਜਾਵਾਂਗੇ ਪੰਜ ਵਜੇ ਉਹਨਾ ਨੂੰ ਦਿਖਾ ਲਵਾਂਗੇ ਠੀਕ ਹੈ sir ਫ਼ੇਰ ਅਮ ਤੁਹਾਡੀ appointment ਸਵਾ ਚਾਰ ਦੀ ਹੈ ਜੀ ਤੇ doctor ਸਤੀਸ਼ ਨਾਲ and ਅਮ ਤੁਹਾਡੇ ਬੇਟੇ ਆਲੋਕ ਦੀ ਹੈਗੀ ਹੈ ਪੰਜ ਵਜੇ ਦੀ appointment ਜੀ ਦੋਨੋ confirm ਹੋਗੀਆਂ ਨੇ and sir ਅਗਰ by chance ਉਹਨਾ ਨੂੰ ਵੀ ਪਹਿਲਾਂ ਕਿਤੇ ਦਿਖਾਇਆ please ਉਹ ਸਾਰੇ document ਨਾਲ ਲੈਕੇ ਆਉਣਾ ਉਹਦੇ ਨਾਲ ਫ਼ੇਰ doctor ਨੂੰ ਆਸਾਨੀ ਹੋਇਗੀ and just ਥੋਨੂੰ ਇਸ ਤਰ੍ਹਾਂ ਦੀ information ਦੇਣਾ ਚਾਹਵਾਂਗੀ ਕੀ ਕੇ ਅਮ ਇਸ ਤਰਾਂ ਦੇ patient ਵਾਸਤੇ ਸਾਡੇ ਕੋਲ ਇੱਥੇ ਹੀ speech therapy available ਹੈ ਅਗਰ by chance ਉਹ speech therapy ਕਰਦੇ ਨੇ ਹਾਂਜੀ

speech therapy ਦੀ facility available ਹੈ ਕਿਉਂਕਿ ਸਾਡਾ multi-speciality hospital ਹੈ ਤੇ ਇੱਥੇ ਫ਼ੇਰ ਸਾਰੇ specialist ਬੈਠਦੇ ਨੇ ,initialENTinitial specialist ਵੀ ਬੈਠਦੇ ਨੇ ਤੇ ਫ਼ੇਰ ਉਹਨਾ speech therapist ਵੀ available ਨੇ ਸੋ ਅਗਰ by chance ਵੀ ਤੁਹਾਨੂੰ ਚਾਹੀਦਾ ਹੋਇਗਾ ਉਹ ਵੀ ਥੋਨੂੰ facility ਨਾਲ ਹੀ ਮਿਲ ਜਾਇਗੀ ਤੁਸੀਂ ਬਿਲਕੁਲ ਵੀ ਫਿਕਰ ਨੀ ਕਰਨਾ ਤੇ sir ਇੱਕ ਤੁਹਾਨੂੰ ਮੈਂ

thank you ਜੀ ਅਮ ਅਗਰ

ਹਾਂਜੀ

doctor ਜੀ ਕੱਠੇ ਬੈਠਦੇ ਆ ਉੱਥੇ ਆ ਤੁਹਾਡੇ ਕੋਈ ਵੀ ਡਿੱਕ ਦਿੱਕਤ ਵਾਲੀ ਗੱਲ ਨੀ ਹੋਇਗੀ ਹਾਂਜੀ sir ਤੁਹਾਨੂੰ ਕਿਤੇ ਵੀ ਬਾਹਰ ਜਾਣ ਦੀ ਜਰੂਰਤ ਨਹੀ ਹੈ ਅਸੀਂ ਤੁਹਾਡਾ ਸਾਰਾ ਕੰਮ ਇੱਥੇ ਕਰ ਲਵਾਂਗੇ and i am sure ਤੁਸੀਂ phone ਕਰਨ ਤੋਂ ਪਹਿਲਾਂ ਸੇ hospital ਨੂੰ google ਵੀ ਕੀਤਾ ਹੋਇਗਾ ਯਾ reviews ਦੇਖੇ ਹੋਣਗੇ ਹਾਂ ਬਹੁਤ genuine ਇੱਥੇ ਸਭ ਕੁਛ ਹੁੰਦਾ ਹੈ ਕੁਛ ਵੀ ਤੁਹਾਨੂੰ ਦਿੱਕਤ ਨਹੀ ਆਉਣ ਦਵਾਂਗੇ ਅਹ ਦੂਸਰੀ ਚੀਜ਼ sir ਅਗਰ by chance ਤੁਸੀਂ appointment cancel ਕਰਨੀ ਹੋਵੇ ਆਪਣੀ ਆਪਣੀ ਬੇਟੇ ਡ ਕਿਸੇ ਵੀ ਕਾਰਣ ਕਰਕੇ ਤੇ please ਸਾਨੂੰ minimum ਅੱਧਾ ਘੰਟਾ ਪਹਿਲਾਂ inform ਕਰ ਦੇਣਾ ਤਾਂ ਜੋ ਅਸੀਂ ਉਹ slot ਦੂਸਰਿਆਂ ਨੂੰ ਦੇ ਸਕੀਏ ਯਾ actually ਸਾਡੇ ਕੋਲ walk in patient ਵੀ ਆਉਂਦੇ ਨੇ ਤੇ ਫ਼ੇਰ ਉਹਨਾ ਨੂੰ ਕੋਈ ਦਿੱਕਤ ਨੀ ਆਉਗੀ or ਅਗਰ by chance ਤੁਸੀਂ late

problem ਆਉਂਦੀ ਹੈ ਸਾਨੂੰ please ਤੁਸੀਂ inform ਕਰ ਦੇਣਾ time ਸਿਰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ sir ਅਮ and ਅਮ sir ਕੁਛ ਹੋਰ ਤੁਹਾਡੀ help ਕਰ ਸਕਦੀ ਹਾਂ ਬੇ ਇਹੋ ਹੀ ਸੀ ਹਲੇ ਤੇ ਕੋਈ ਹੋਏ ਡਿੱਕਤ ਹੋਏਗੀ ਤੁਹਾਨੂੰ ਦੱਸਾਂਗੇ ਠੀਕ ਹੈ sir ਤੁਹਾਡੀਆਂ ਮੈਂ ਦੋ appointments fix ਕਰ ਦਿੱਤੀਆਂ ਨੇ and ਤੁਸੀਂ ਪਹੁੰਚ ਜਾਣਾ time ਸਿਰ ਕੁਛ ਵੀ ਦਿੱਕਤ ਹੋਵੇਗੀ ਇਸੇ number ਤੇ ਦੁਬਾਰਾ call ਕਰ ਸਕਦੇ ਹੋ ਠੀਕ

ਜੀ thank you sir thankyou

good morning mam ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਠੀਕ

ਹਾਂਜੀ ਹਾਂਜੀ mam ਵਧੀਆ ਤੁਸੀਂ ਦੱਸੋ

ਹਾਂਜੀ mam ਉਸ ਦਿਨ ਤੁਸੀਂ call ਕੀਤੀ ਸੀਗੀ ਨਾ

ਤੇ ਜਿੱਦਾਂ ਆਪਾਂ ਮਤਲਬ ਥੋੜਾ ਜਿਹਾ ਹੁਣ ਜਿਵੇਂ ਗਰਮੀ ਆ ਗਈ or ਗਰਮੀ ਚ ਬਾਹਰ ਨਿਕਲਦੇ ਹਾਂ ਨਾ itching ਦੀ problem ਬਹੁਤ ਜਿਆਦਾ ਹੁੰਦੀ ਹੈ ਅੱਛਾ ਜੀ

ਹਾਂ dandruff ਦੀ problem ਬਹੁਤ ਜਿਆਦਾ shampoo ਕੋਈ ਵੀ ਸੂਟ ਨਹੀਂ ਕਰਦਾ ਅੱਛਾ dandruff ਤੁਹਾਡੇ mam ਕਿਸ ਤਰ੍ਹਾਂ ਦੀ ਹੁੰਦੀ ਹੈ ਇੱਕ ਤਾਂ dry ਹੁੰਦੀ ਆ ਕਿ ਵਾਲਾਂ ਤੋਂ ਚੜਦੀ ਰਹਿੰਦੀ

ਮੈਂ ਜਿੰਨਾ ਮਰਜੀ oil use ਕਰਲਾ ਪਰ oil

hair ਦੇ ਵਿੱਚ ਨਹੀਂ ਰਹਿੰਦਾ dry ਰਹਿੰਦੇ ਆ hair ਅੱਛਾ dry ਰਹਿੰਦੇ ਤੁਹਾਡਾ scalp mam ਫੇਰ dry ਹੋਣਾ ਹਨਾ ਤੁਸੀਂ oiling ਕਿੰਨੀ ਕੁ

oiling ਤਾਂ mam ਮੈਂ ਬਹੁਤ ਕਰਦੀ ਹਾਂ ਜਿੱਦਾ ਕਿ ਮੈਂ ਅਹ ਜਿਵੇਂ head bath ਲੈਣਾ ਹੁੰਦਾ ਉਸ ਤੋਂ ਪਹਿਲਾਂ hair wash ਕਰਕੇ ਪੂਰੀ ਤਰ੍ਹਾਂ massage ਕਰਕੇ neck ਤੇ head bath ਲੈਕੇ ਫਿਰ oil ਕਰਦੀ ਹਾਂ ਪਰ ਪਤਾ ਨਹੀਂ

sebum ਨਹੀਂ ਬਣਦਾ hair ਦੇ ਵਿੱਚ ਕੀ problem ਹੈ ਤੇ ਮੇਰੇ ਮਤਲਬ hair ਦੇ ਵਿੱਚ oil ਨਹੀਂ ਰਹਿੰਦਾ

ਅੱਛਾ ਅੱਛਾ ਤੁਸੀਂ ਇਸ ਤਰ੍ਹਾਂ ਕਰੋ ਜਿਸ ਤਰ੍ਹਾਂ ਤੁਸੀਂ head wash ਕਰਦੇ ਹੋ ਨਾ ਉਸ ਤੋਂ ਪਹਿਲਾਂ ਅਹ ਜਿਸ ਤਰ੍ਹਾਂ ਦਹੀਂ ਹੁੰਦਾ ਹੈ ਨਾ ਦਹੀਂ ਦੇ ਵਿੱਚ ਤੁਸੀਂ

ਕਿ ਤੁਹਾਨੂੰ ਪਤਾ ਦਹੀਂ ਦੇ ਵਿੱਚ ਕਾਫੀ ਚਿਕਨਾਹਟ ਹੁੰਦੀ ਹੈ ਹਨਾ moisturizer ਜਿਆਦਾ ਹੁੰਦਾ

ਲਗਾਓ ਨਾ partitions ਕਰਕੇ ਨਾ ਅੱਛੀ ਤਰ੍ਹਾਂ scalp ਦੇ ਉੱਤੇ ਲਗਾਨਾ ਉਹਨੂੰ

ਤੇ right ਤੁਸੀਂ ਉਹਨੂੰ ਫੇਰ ਆਪਣਾ ਦੋ ਤਿੰਨ ਘੰਟੇ ਬਾਅਦ ਫੇਰ ਤੁਸੀਂ wash ਕਰ ਲੋ ਠੀਕ ਹੈ

ਜਿਹੜਾ ਇਹ system ਹੈਗਾ ਇਹ ਤੁਸੀਂ ਹਫਤੇ ਦੇ ਵਿੱਚ ਘੱਟੋ ਘੱਟ ਦੋ ਤਿੰਨ ਵਾਰੀ ਕਰੋ ਉਹਦੇ ਨਾਲ ਇੱਕ ਤਾਂ

ਹਾਂਜੀ ਜਿੱਦਾਂ ਤੁਸੀਂ ਮੈਨੂੰ ਦਹੀਂ ਕਿਹਾ ਦਹੀਂ

ਤੋਂ ਬਾਅਦ message ਦੇਣ ਤੋਂ ਬਾਅਦ ਆਪਾਂ shampoo use ਕਰ ਸਕਦੇ ਹਾਂ

extra oil ਆ ਨਾ ਉਹ ਨਿਕਲ ਜਾਏਗਾ ਨਾ ਕਿਉਂਕਿ ਉਹ ਕਾਫੀ ਜਿਆਦਾ moisture ਹੋ ਜਾਂਦਾ ਨਾਲੇ ਕਫ਼ਨ ਜਿਆਦਾ oily ਹੋ ਜਾਣਾ

ਮੇਰੀ ਇਹ problem ਹੈ ਮੈਂ color use ਕਰਦੀ ਹਾਂ ਨਾ hairs ਤੇ ਅੱਛਾ color ਲਗਾਂਦੇ ਹੋ okay

ਵੀ ਇਸ ਤਰ੍ਹਾਂ ਨਾ ਹਾਂਜੀ ਇਹਦੇ ਵਿੱਚ ਵੀ ਦੇਖੋ ਕਾਫੀ ਅਹ chemicals ਵਗੈਰਾ ਹੁੰਦੇ ਹੈ ਨਾ ਤੇ may be possible ਕਿ

hair color ਲਗਾ ਰਹੇ ਹੋ ਉਹ ਤੁਹਾਨੂੰ ਸ਼ੂਟ ਨਾ ਕਰਦਾ ਹੋਵੇ ਉਹਦੇ ਕਰਕੇ ਤੁਹਾਨੂੰ dandruff ਦੀ problem ਆਂਦੀ ਹੋਵੇ ਜਾ ਤੁਹਾਡੇ hairs ਜੋ ਹੈ dry ਹੋ ਰਹੇ ਆ

ਕਿ ਜਿਹੜਾ ਅਹ ਕੁੱਝ hair colors ਇੱਦਾਂ ਦੇ ਹੁੰਦੇ ਕਿ ਉਹਨਾ ਵਿੱਚ ਬੜੇ strong chemicals ਹੁੰਦੇ ਹੈ or ਆਪਣੇ ਵਾਲਾਂ ਦੇ ਵਿੱਚ ਕੁੱਝ bond ਹੁੰਦੇ ਹੈ ਤਿੰਨ bond ਹੁੰਦੇ ਹੈ ਹਨਾ ਉਹਨਾ ਨੂੰ ਪਤਾ ਹੀ ਹੋਣਾ ਸ਼ਾਇਦ

ਨਾਲ ਕਿ ਹੈ ਕਿ ਹਾਂ ਉਹ ਨਾ bond ਜਿਹੜੇ ਤੁਹਾਡੇ ਟੁੱਟ ਦੇ crack ਹੁੰਦੇ ਹੈ ਜਿਹਦੇ ਕਰਕੇ ਜੇ ਅਹ ਤੁਹਾਡੇ ਵਾਲ ਜਿਹੜੇ ਆ week ਹੁੰਦੇ ਆ ਤੇ hair fall start ਹੋ ਜਾਂਦਾ ਆ ਇਸ ਕਰਕੇ ਤੁਸੀਂ

color ਜਿਹੜਾ ਨਾ ਅਹ ਦੂਸਰਾ use ਕਰੋ ਜਿਸ ਤਰ੍ਹਾਂ ਅਹ organic type ਨਾ ਕੁੱਝ aroma ਵਾਲਾ ਹਨਾ ਇਸ ਤਰ੍ਹਾਂ ਦਾ use ਕਰੋ ਜਿਹਦੇ ਵਿੱਚ ਅਮੋਨੀਆ ਦੀ ਜਿਹੜੀ ਮਾਤਰਾ ਉਹ ਨਾਮਾਤਰ ਹੋਵੇ ਤੁਸੀਂ ਬਹੁਤ ਸਾਰੇ market ਦੇ ਵਿੱਚ ਅਹ ਹਾਂਜੀ ਇੱਦਾ ਦੇ ਜਿਹੜੇ colors ਹੈਗੇ

color color market ਵਾਲਾ ਨਹੀਂ use ਕਰਦੀ color ਤਾਂ

ਖ਼ੁਦ ਬਣਾਕੇ color use ਕਰਦੀ ਹਾਂ ਪਰ mam ਇਹ ਨਾ

ਬਚਪਨ ਤੋਂ ਹੀ problem ਹੈ ਪਹਿਲਾਂ ਮੇਰੇ ਵਾਲ ਸੀ ਨਾ brown ਵਾਲ ਸੀ ਕਿਉਂਕਿ ਮੇਰੇ ਇਹ ਸ਼ੁਰੂ ਤੋਂ ਬਚਪਨ ਤੋਂ ਮੇਰੇ brown ਸੀਗੇ hair ਦਾ color or ਧੀਰੇ ਧੀਰੇ ਨਾ ਜਿਵੇਂ ਕਹਿੰਦੇ ਹੈ ਨਾ ਕਿ brown hair ਹੁੰਦੇ ਆ ਉਹਨਾ ਦੀ ਜਿਹੜੀ life

ਉਸ ਤੋਂ ਬਾਅਦ mam ਮੈਂ ਮਹਿੰਦੀ ਲਾਣੀ ਸ਼ੁਰੂ ਕੀਤੀ ਤਾਂ ਮਹਿੰਦੀ ਨੇ ਮੇਰੇ ਵਾਲ ਬਹੁਤ ਜਿਆਦਾ ਖ਼ਰਾਬ ਕਰਤੇ ਫੇਰ ਜਿੱਦਾਂ ਮੈਂ ਕੋਈ remedies ਦੇਖਦੀ

color ਤੋਂ mam ਮੈਨੂੰ ਕੋਈ problem ਨਹੀਂ ਹੈ ਪਰ ਮੈਨੂੰ ਦਿੱਕਤ ਹੀ ਆਂਦੀ ਹੈ ਕਿ ਮੇਰੇ ਵਾਲ ਨਾ ਕੀਤੇ ਵੀ ਆਪਾਂ ਕਿਸੇ function ਤੇ ਜਾਣਾ ਤਾਂ ਆਪਾਂ ਐ ਨਹੀਂ ਕਹਿ ਸਕਦੇ ਕਿ ਇੱਕ ਮਿੰਟ ਵਿੱਚ ਮੇਰੇ ਵਾਲ ready ਹੋ ਜਾਣਗੇ ਜੇ pressing ਕਰਨੀ ਹੈਂ ਤਾਂ ਮੈਨੂੰ ਕਿੰਨੇ ਕਿੰਨੇ ਵਾਰੀ pressing ਕਰਨੀ ਪੈਂਦੀ ਆ

ਉੱਪਰ ਨੀਚੇ ਕਰਕੇ ਮਤਲਬ ਮਤਲਬ texture ਵਾਲਾਂ ਦਾ ਮੋਟਾ ਬਹੁਤ ਜਿਆਦਾ ਤੇ ਇਹ fluffy ਜੇ rough ਜੇ ਮਤਲਬ ਗੰਦੇ ਵਾਲ ਜਿਨ੍ਹਾਂ ਦੇ curls ਹੁੰਦੇ ਹੈ ਉਹਨਾ ਦੇ ਕਿੰਨੇ ਸੋਹਣੇ ਲੱਗਦੇ ਮੇਰੇ ਤਾਂ ਉਹਨਾ ਚ ਵੀ ਨਹੀਂ ਆਉਂਦੇ

ਹੀ ਕਹਿਲੋ ਮਤਲਬ ਇਹ ਵਾਲਾਂ ਦਾ ਕੋਈ texture ਹੈ ਸਮਝ ਵੀ ਨਹੀਂ ਆਉਂਦੀ mam ਬਹੁਤ ਦਿੱਕਤ ਹੈ

ਹਮ ਹਮ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਨਾ mam ਮੈਨੂੰ ਲੱਗਦਾ ਕਿ ਜਦੋਂ ਤੱਕ freeze hair ਨਹੀਂ ਹੁੰਦੇ

ਉਹ ਆ ਤੁਹਾਡੇ hair ਮੈਨੂੰ ਲੱਗ ਰਿਹਾ ਕਿ ਇਹਦੇ ਵਾਸਤੇ mam hair treatment ਹੁੰਦੇ ਹੈ ਜਿਸ ਕਰਕੇ ਤੁਸੀਂ ਅਹ ਅਹ ਆਪਣਾ ਕਿ ਹੈ hair spa ਲੈ ਸਕਦੇ ਹੋ ਹਨਾ ਜਾਂ keratin protein

or freeze ਏ ਉਹਦੇ ਵਾਸਤੇ ਤੁਸੀਂ keratin ਜਿਹੜਾ ਹੈਂ ਨਾ ਉਹ ਇੱਕ ਵਾਰੀ ਜਰੂਰ ਤੁਸੀਂ ਆਪਣਾ treatment ਲਵੋ keratin protein ਦਾ

or ਜਿਹੜਾ ਅਹ ਆਪਾਂ ਉਸ ਤੋਂ ਬਾਅਦ keratin ਲਗਾਨਾ ਹੈ ਨਾ ਉਹਦੇ ਵਿੱਚ ਵੀ ਹੈ ਤੇ ਚੱਲੋ product chemicals ਹੀ ਹੁੰਦੇ ਆ ਹਨਾ ਤੇ ਕਿਉਂਕਿ

ਪਹਿਲਾਂ ਥੋੜਾ ਜਾ ਉਹਨਾ ਨੂੰ smooth ਕਰਲੀਏ home remedy ਦੇ ਨਾਲ natural ਤਰੀਕੇ ਦੇ ਨਾਲ ਉਹਨਾ ਨੂੰ

ਹੋਵੇ ਤੇ ਉਹਦਾ result ਜਿਹੜਾ ਆ ਉਹ ਅੱਛਾ ਆਵੇ

ਵਾਲਾਂ ਦੀ care ਕਰਿਆ ਕਰੋ ਜਿਸ ਤਰ੍ਹਾਂ ਅਹ ਤੁਹਾਡੇ ਵਾਲਾਂ ਦੇ ਵਿੱਚ ਮੈਨੂੰ ਲੱਗਦਾ shine ਵੀ ਨਹੀਂ ਹੋਏਗੀ ਤਾਂ ਬਿਲਕੁਲ ਹੀ ਅਜੀਵ

ਜਿਹਦੇ ਕਰਕੇ ਤੁਹਾਨੂੰ ਇਹ problem ਆ ਰਹੀ ਹੈ ਉਹਦੇ ਕਰਕੇ mam ਤੁਸੀਂ ਅਹ ਇਸ ਤਰ੍ਹਾਂ ਕਰਿਆ ਕਰੋ ਅਹ ਐਲੋਵੇਰਾ gel ਹੁੰਦੀ ਹੈ ਨਾ naturally

ਮੇਥੀ ਦਾਣੇ ਦਾ paste use ਕਰ ਸਕਦੀ ਹਾਂ mam ਹਾਂਜੀ ਉਹ ਕਰ ਸਕਦੇ ਹੋ ਤੁਸੀਂ ਫੇਰ ਉਸਤੋਂ ਬਾਅਦ ਆਪਣੇ